ਇਸ ਤਸਵੀਰ ਵਿੱਚ ਇੱਕ ਸਕੂਟਰੀ ਵੀ ਰੱਖੀ ਗਈ ਹੈ।

ਰੱਖੀ ਗਈ ਹੈ ਇਸ ਵਿੱਚ ਇਕ ਆਦਮੀ ਚਿੱਟੇ ਰੰਗ ਦਾ ਪੇਂਟ ਕਰ ਰਿਹਾ ਹੈ।

ਇਸ ਤਸਵੀਰ ਦੇ ਵਿੱਚ ਇੱਕ ਸਕੂਲ ਦਿਖਾਆ ਗਿਆ ਹੈ।

ਅਤੇ ਇਹ ਇੱਸ ਪਾਰਕ ਨੂੰ ਬਲੈਕ ਕਲਰ ਕੀਤਾ ਗਿਆ ਹੈ।

ਇਸ ਵਿੱਚ ਇੱਕ ਟੇਬਲ ਵਿੱਚ ਲੈਪਟੋਪ ਵੀ ਰੱਖਿਆ ਗਿਆ ਹੈ।

ਅਤੇ ਇੱਸ ਗੁਰਦੁਆਰੇ ਨੂੰ ਵਿੱਚ ਲਾਈਟਾਂ ਵੀ ਲੱਗਿਆਂ ਹੋਇ ਆਂ ਹਨ।

ਇੱਸ ਤਸਵੀਰ ਵਿੱਚ ਇੱਕ ਆਦਮੀ ਪਹਾੜ ਊਪਰ ਚੜ੍ਹਿਆ ਹੋਇਆ ਹੈ।

ਇਸ ਤਸਵੀਰ ਵਿੱਚ ਇੱਕ ਚਰਚ ਦਿਖਾਇਆ ਗਿਆ ਹੈ ਜਿਸ ਦੇ ਵਿੱਚ ਕੁਝ ਮੈਟ ਵਿਛਾਏ ਗਏ ਹਨ।

ਅਤੇ ਇਸ ਚਰਚ ਵਿੱਚ ਬਹੁਤ ਸਾਰੀਆਂ ਖਿੜਕੀਆਂ ਵੀ ਲੱਗਿਆਂ ਹੋਈਆਂ ਹਨ ਇਸ ਚਰਚ ਵਿੱਚ ਬਹੁਤ ਸਾਰੇ ਪੱਖੇ ਵੀ ਲੱਗੇ ਹੋਏ ਹਨ।

ਅਤੇ ਇਹਨਾਂ ਦੇ ਸਾਹਮਣੇ ਬਹੁਤ ਸਾਰੇ ਦਰਖਤ ਵੀ ਲੱਗੇ ਹੋਏ ਹਨ।

ਇਸ ਨਦੀ ਦੇ ਕਿਨਾਰੇ ਉੱਪਰ ਬਹੁਤ ਸਾਰੇ ਪੱਥਰ ਰੱਖੇ ਗਏ ਹਨ।